ਮੈਂ ਕਿੱਦਾਂ ਗਾਜਰ ਦੀ ਅਵਾਜ਼ ਹੂ ਆਣਕੇ ਵੇਖ ਲਓ ਕਿੱਦਾਂ ਦੀਆਂ ਗਾਜਰਾਂ

ਹੈਂ ਤੁਸੀਂ ਉੱਦਣ ਵੀ ਜਿਹੜੀ ਸਬਜ਼ੀ ਲੈ ਲਈ ਨਾ ਛੋਲੀਏ ਓਦਣ ਵੀ ਮੈਨੂੰ ਬੜੀ ਖਿੱਝ ਸੀ ਕੇ ਇਹਨਾਂ ਨੇ ਕੀ ਲੈ ਲਿਆ ਤੇ ਪੈਸੇ ਵੀ ਭਾਵੇਂ ਚਾਲਿਆਂ ਦੀ ਲਈ ਚਾਲਿਆਂ ਰੁਪਏ ਐਵੇਂ ਨਹੀਂ ਬਣਦੇ ਮੈਨੂੰ ਪੁੱਛ ਕੇ ਵੇਖੋ ਕਿੱਦਾਂ ਬਣਦੀ

ਇਸ ਸਹੀ ਗੱਲ ਆ ਤੁਸੀਂ ਪੈਸੇ ਨੂੰ ਪੈਸਾ ਨਹੀਂ ਸਮਝਦੇ ਨਾਂ ਮੰਮੀ ਸਮਝਦੀ ਨਾਂ daddy ਸਮਝਦੇ ਜਦੋਂ ਇਨ੍ਹਾਂ ਕੋਲ ਚਾਰ ਆ ਜਾਣ ਇਹ ਏਨੇ ਖਰਚੇ ਕਰਨ ਗਏ ਕੇ ਆ ਵੀ ਲੈ ਲੈਣੀ ਏ ਆ ਵੀ ਲੈ ਲੈਣੀ ਏ ਬੰਦਾ ਪੈਸੇ ਹਿਸਾਬ ਨਾਲ ਵਰਤੇ ਕੇ ਤਰੀਕੇ ਨਾਲ ਲੋਕੀ ਏਦਾਂ ਥੋੜ੍ਹੀਕਰਦੇ ਆ ਚਾਹੇ ਤੇ ਫਿਰ ਬੰਦਾ ਚੀਜ਼ ਵਧੀਆ ਹੋਵੇ ਫਿਰ ਬੰਦਾ ਲੈ ਵੀ ਲਵੋ ਫੇਰ ਦੁੱਖਦੀ ਨਹੀਂ ਆ ਹਾਂ ਜੀ ਹਾਂ ਜੀ ਆਹ ਹੁਣ ਬਈਆ ਆਂ ਹੈਲੋ

ਹਾਂਜੀ ਠੀਕ ਜੇ ਵਧਿਆ ਤੁਸੀਂ ਦਸੋ ਸਾਡਾ ਵੀ ਵਧਿਆ ਆ ਕਿ ਕਰਨ ਡੇ ਕੀ ਕਰ

ਕਾਰੋਬਾਰ ਬਸ ਵੇਹਲੇ

ਹੋਇਆ ਹਾਲ ਫੇਰ ਤਾ ਚੰਗਾ ਹੀ ਹੈ ਕੇ

ਹਾਲ ਚੰਗੇ ਚਾਹੀਦੇ ਆ ਹੋਰ ਹਮ ਹੋਰ ਨਿਆਣੇ ਕਿ ਕਰਦੇ ਨੇ ਨਿਆਣੇ ਖੇਡਣ ਡੇ ਆ

ਕੰਮ ਕਾਰ ਤੇ ਹਲੇ ਨੀ ਜਾਂਦੇ ਕੰਮ ਕਾਰ ਤੇ ਹਲੇ ਪੜ੍ਹਦੇ ਉਹ ਚਲੋ ਪੜ੍ਹਨਾ ਹੀ ਚਾਹੀਦਾ ਵਾ ਆਹ ਤੇ ਜਰੂਰੀ ਉਹਦੇ ਨਾਲੋਂ ਵੀ ਜਰੂਰੀ ਆ ਪੜ੍ਹਨਾ ਕਿਉ ਚੰਗਾ ਨਿਆਣੇ ਸਗੋਂ ਸਾਡੀਆਂ ਆਪ ਬੜਾ ਸਤਾਉਂਦੀਆਂ ਬੀਬੀ ਕੇ

ਬੜੇ ਪੰਗੇ ਆਉਣ ਜਾਣ ਦੀ ਬੜੀ ਮੁਸ਼ਕਲ ਜੇ

ਬੜੀ ਤੰਗੀ ਸੀ ਨਾਲੇ ਵੰਡੇ ਵੂਡੇ ਹੀ ਤਾ ਮੁਸ਼ਕਲ ਹੀ ਬੜੀ ਮੁਸ਼ਕਿਲ ਹੁੰਦੀ ਆ ਤੇ ਸਾਡੇ ਆਪ ਸਵੇਰੇ ਵੀ ਜਾ ਸਕਦਾ ਕਿਉਂਕਿ ਜਾਣਾ ਹੋਣਾ ਉਥੇ ਨਾਲੇ ਆਪਣੀ ਚੀਜ ਵਰਗੀ ਰੀਸ ਨੀ ਹੇਗੀ ਗਵਾਤੀਆਂ ਸਨ ਬੋਹਤੀ ਤੰਗੀ ਆ ਕਿਤੇ

ਹਮ ਬੜੀ ਤੰਗੀ ਆ ਉਹਨੂੰ ਮੈਂ ਆਖਣ ਡੀ ਆ ਮਹਾ ਆ ਪਿਲਸਨ ਮਿਲਦੀ ਆ ਨਾ ਤੇ ਤੈਨੂੰ ਹੁਣ ਸੈਕਲ ਲੈ ਦੇਨੀ ਆ ਸੈਕਲ ਝੋਨੇ ਦੀਆ ਵਾਡੀਆਂ ਚ ਨੀ ਕਿਸੇ ਨੇ ਉਥੋਂ ਚੂਕ ਲਿਆ ਪੈਲੀ ਚੋ ਈ ਆਹ ਇਥੋਂ ਕੋਈ ਚੁੱਕ ਕੇ ਲੈ ਗਿਆ ਸੀ ਜਦੋ ਕਮਰੇ ਪੈਣ ਡੇ ਸੀ

ਉਹਦਾ ਵੀ ਚਾਚੇ ਦਾ ਵੀ ਗਵਾਚ ਗਿਆ ਸੀ ਸਾਡੇ ਦਾ ਇਹਨਾਂ ਦਾ ਤੇ ਲਬ ਗਿਆ ਸੀ ਕਹਿੰਦਾ ਮੈ ਤੇ ਪਛਾਣ ਲੇਆ ਸੀਗਾ

ਇਹਨਾਂ ਦਾ ਤੇ ਲਬ ਗਿਆ ਸੀਗਾ

ਨਮਾ ਲੇਆ ਸੀ ਸਾਡਾ ਤਾ ਇਹਨੂੰ ਲਾਗੇ ਸੀ ਲਾਗੇ ਹੀ ਕਿਤੇ ਡੇਆ ਸੀ ਹੋਲੀ ਹੋਲੀ ਜੜਾਂ ਚੁਗਣ ਏਹ ਆਪਣੇ ਤੇਆਨ ਚ ਸੋਚਦਾ ਰੇਹਾ ਚੁੱਪ ਕਰ ਕੇ ਤੇ ਚੁੱਕ ਕੇ ਗਾਹਾ ਗੇਆ ਤੇਆਨ ਨੀ ਨਾ ਦਿਤਾ ਏਹਨੇ ਅੱਗੇ ਵੀ ਤਾ ਉਥੇ ਪੈਲੀ ਚ ਖਲੋਤਾ ਹੁੰਦਾ ਸੀ ਕਿ ਪਤਾ ਚੁੱਕ ਕੇ ਕਿਸੇ ਨੇ ਲੈ ਜਾਣਾ ਵਾ ਇਥੇ ਸੜਕ ਦੇ ਉਤੇ ਪੇਆ ਹੁੰਦਾ ਸੀਗਾ ਉਦਣੇ ਪਹਿਲੇ ਦਿਨੇ ਮੇਰੇ ਵੱਲ ਗਏ ਤੇ ਪਹਿਲੇ ਦਿਨ ਹੀ ਚੁੱਕ ਲੇਆ ਕਿਸੇ ਨੇ ਮਹਾ ਚਲ ਕੋਈ ਨੀ ਚੁਕਲੇਆ ਤੇ ਉਹਨੂੰ ਤੇਰੇ ਸੈਕਲ ਦੀ ਲੋੜ ਹੋਊਗੀ

ਹਮ ਏਤਕਾ ਨੀ ਹਨਾ ਗਿਆ ਪਾਪਾ ਵੀ ਨੀ ਗਿਆ ਐਲਕਾ ਲਕੋ ਨੀ ਚੁਕੇ ਚੁਗੈ ਜਾਂਦੇ ਹਮ ਆਹ ਤੇ ਨਾਲੇ ਓਹਜੀ ਥੋੜਾ ਫੇਰ ਰਹਿੰਦਾ ਸਰੀਰ ਨਹੀਂ ਤੇ ਮੇਰੇ ਜਿੰਨੇ ਸਿੱਟੇ ਕੌਣ ਚੁਗਦਾ ਹੁੰਦਾ ਸੀ ਮੈਂ ਤਾ ਸਾਲ ਦੀ ਕਣਕ ਬਣਾ ਲੈਂਦੀ ਹੁੰਦੀ ਸੀ ਹੁਣ ਨੀ ਚੁਗਿਆ ਜਾਂਦਾ ਅੱਖਾਂ ਤੋਂ ਨੀ ਪਤਾ ਲਗਦਾ

ਨਾਲੇ ਗਾਹਾ ਗਾਹਾ ਸਰੀਰ ਓਦਾਂ ਦਾ ਨੀ ਰਹਿੰਦਾ ਹਨਾ ਹਮ ਉਹਜੇ ਥੋੜੇ ਹੁਣ ਰੇਹਗੇ ਚੈੱਕ ਕਰਾ ਕੇ ਆ ਤੇ ਐਨਕਾਂ ਲਵਾ ਲਾ ਨਿੱਕਾ ਮੁੰਡਾ ਆਦਾ ਸੀ ਬੀਬੀ ਐਨਕਾਂ ਲਵਾ ਲਾ ਜੇ ਲਵਾਉਣੀ ਮਹਾ ਮੈ ਨੀ ਐਨਕ ਲਵਾਉਣੀ ਲੈ ਅੜੀਏ ਦੁੱਖ ਬਦਲੇ ਆ ਲਵਾਉਣੀ ਪੈਂਦੀ ਆ ਮੇਹਾ ਕੋਈ ਗੱਲ ਨੀ ਮੈਂ ਕੇਹੜਾ ਕੀਤੇ ਜਾਣ ਡਈ ਆ ਕੀਤੇ ਉ ਤਾ ਜਾਣਾ ਪੈਂਦਾ ਈ ਕੀਤੇ ਨਾ ਕੀਤੇ ਜਾਣਾ ਪੈਂਦਾ ਈ ਆ ਨਾ

ਹੁੰਦਾ ਹੀ ਕੇ ਜਾਣਾ ਏਹਦੇ ਚ ਏਹਦੇ ਚ ਕਾਦਾ ਡੈਡੀ ਆਇਆ ਤੇ ਡੈਡੀ ਨੂੰ ਕਿਹਾ ਸੀ ਝੋਨਾ ਲਾਉਣ ਵਾਲਾ ਤੇ ਨਾ ਲਾ ਕਹਿੰਦਾ ਨਹੀਂ ਹਜੇ ਨੀ ਅੰਦਾ ਮੇਰੇ ਕੋਲ ਬੈਠਾ ਨੀ ਜਾਂਦਾ ਨਹੀਂ ਬੈਠਾ ਜਾਂਦਾ ਹੋਣਾ

ਏਨਾ ਕੰਮ ਕਰਦੇ ਹੁੰਦੇ ਸੀ ਤੇ ਹੁਣ ਵੇਖ ਕੇ ਚੁਰਦਾ ਰਹਿੰਦਾ ਰਹਿੰਦਾ ਮਾੜਾ ਚੰਗਾ ਤੇ ਮੋਟਰ ਸੈਕਲ ਨਾਲ ਏ ਚੱਲ ਕਰ ਗਿਆ ਆਪਣਾ ਨਾਲੇ ਹਮ ਤੇ ਮਨੇਆ ਨੀ ਕਹਿੰਦਾ ਨਹੀਂ ਮੈਂ ਮੋਟਰ ਸੈਕਲ ਲੈਣਾ ਵਾ ਕਰਜ਼ਾ ਕੋਈ ਨੀ ਲੱਥ ਦਾ ਰਹੂਗਾ ਮਹਾ ਚੱਲ ਜਿਨ੍ਹਾਂ ਚਿਰ ਡੈਡੀ ਜਿੰਦਾਂ ਚੱਲ ਕਰਜ਼ਾ ਕੁਰਜਾ ਲੱਥ ਜੁਗਾ ਕੰਮ ਕਾਰ ਦੂਰ ਨੇੜੇ ਜਾਣਾ ਪਵੇ ਏਹਦੇ ਵੀ ਜਾਯਾ ਨੀ ਜਾਂਦਾ ਫੇਰ ਹਲੇ ਤਾ ਗਿਆ ਉਹ ਬੀਬੀ ਏਦਾਂ ਹੀ ਕਹਿੰਦਾ ਵਾ ਕੇ ਵੀ ਕਹਿੰਦਾ ਫੇਰ ਕੰਮ ਕਾਰ ਤੇ ਜਾਣਾ ਵਾ ਫੇਰ ਛੱਡ ਦੇ ਨੀ ਕੰਮ ਕਾਰ ਵਾਲੇ ਵੀ ਹੁਣ ਲਬੇ ਨਾਲ ਜਾਂਦਾ ਈ ਤੇ ਲਬਾ ਲੈ ਜਾਂਦਾ ਯਾ

ਹੋਰ ਕਿਸੇ ਨਾਲ ਜਾਵੇ ਤੇ ਉਹ ਫੇਰ ਮੁੜ ਕੇ ਏਤਰਾ ਬੇਹਂਦਾ ਬੇਹਂਦਾ ਵੀ ਨੀ ਬੜਾ ਆਸਰਾ ਉਹਦਾ ਡੈਡੀ ਸਾਡੇ ਦਾ ਤੇ

ਕਾਲਾ ਸਗੋਂ ਕੱਟ ਹੀ ਦਿੰਦਾ ਪੈਸੇ ਉਹ ਦਿੰਦਾ ਵਾ ਡੈਡੀ ਸਾਡਾ ਉਹਨੂੰ ਨੀ ਪਤਾ ਵੀ ਚੱਲੋ ਘਰਦਾ ਖਰਚਾ ਵਾ

ਵਡੀਆਂ ਹੋਇਆ ਸਾਨੂੰ ਪਤਾ ਵਾ ਟੈਨਸ਼ਨ ਲੱਗੀ ਰਹਿੰਦੀ ਦਿਨ ਰਾਤ ਆਹ ਤੇ ਫੇਰ ਖਰਚੇ ਵੱਧ ਦੇ ਹੀ ਆ ਖਰਚੇ ਕੇਹੜੇ ਕੱਟ ਦੇ ਆ ਆਹ ਓਦਣ ਪੰਮੀ ਵੀ ਇਹੋ ਗੱਲ ਕਹਿੰਦੀ ਕਹਿੰਦੀ ਹੁਣ ਤੂੰ ਇੱਕ ਸੂਟ ਸਵੋਨੀ ਮੁੜ ਕੇ ਤਿੰਨ ਸੂਟ ਉਹ ਮਿੰਟੇ ਦੀ ਕੁੜੀ ਆ ਤੇ ਉਹਨੇ ਹੁਣ ਹਜੇ ਪਹਿਲੋ ਸੂਟ ਲਿਆ ਈ ਓ ਤੇ ਹੁਣ ਫੇਰ ਹੋਰ ਮੈਂ ਤੇ ਅੱਗੇ ਕਹਿਣ ਦੀ ਸੀ ਇਕ ਦਿਨ ਅੱਗੇ ਵੀ ਨੂੰ ਕਹਿਣ ਡੀ ਸੀ ਮਹਾ ਚੱਲ ਅਸੀਂ ਤੇ ਕੱਢ ਲਿਆ ਟੈਮ ਬੜੇ ਸੋਖੇ ਕੁੜੀ ਨੂੰ ਬੜੇ ਸੋਖੇ ਘਰ ਵਿਆਉਣੀ ਆ ਉਹ ਰੱਬ ਕਰੇਗਾ ਸਾਰਾ ਕੁਜ ਹੀ ਕੋਠੇਆ ਦਾ ਤਾਹੀ ਨੀ ਕੁਜ ਕਰਨ ਡੇਆ ਕੇਹ ਕਹਿੰਦਾ ਆਪੇ ਅਸੀਂ ਕੇਹੜਾ ਕੋਠੇ ਤੋਂ ਬਗੈਰ ਬੈਠੇ ਆ ਚੱਲੋ ਇਕ ਕੋਠੇ ਦਾ ਕਹਿੰਦਾ ਸੀ ਕਿਤੇ ਚੱਲੋ ਕਾਅ ਦਾਣੇ ਲਗ ਜਾਣ ਗੇ ਕੀਤੇ ਚੱਲੋ ਬੀਬੀ

ਬਥੇਰਾ ਕਰਦੇ ਰਹੇ ਕਦੇ ਬਾਹਰ ਦਾ ਲਾਦੇ ਕਦੇ ਹੁਣ ਪਰਤੀ ਹੋਏ ਜਾਂਦੇ ਰਹੇ ਆ ਤੇ ਪਰਤੀ ਵੀ ਹੋਇਆ ਹੋਇਆ ਉਹ ਜੇਹੜੇ ਬੰਦੇ ਉਹ ਗਈ ਆ ਉਹ ਤੇ ਚੰਡੀਗੜ੍ਹ ਉਥੇ ਉਹ ਰਹਿੰਦੀ ਆ ਦਿੱਲੀ

ਉਹ ਦਿੱਲੀ ਰਹਿੰਦੀ ਉਥੇ ਕੰਮ ਕਾਰ ਕਰਦੀ ਆ ਕੰਮ ਕਰਦੀ ਹੋਣੀ ਚੱਲ ਫੇਰ ਕਿ ਚੱਲ ਆਹ ਮੇਨਤ ਕਰਨੀ ਆ ਇਥੇ ਕਿ ਦੇਣ ਡੇ ਹਮ ਇਥੇ ਕੁੱਖ ਵੀ ਨੀ ਇਥੇ ਤਾ ਦਿੰਦੇ ਸੀ ਪਾਨ ਸੋ ਲੇਲੋ ਕਾਮ ਦਾ ਤੇ

ਚੱਲ ਏਹ ਕੇ ਚਾਰ ਪੈਸੇ ਬੱਚ ਜਾਂਦੇ ਆ ਹਮ ਸਕੂਲ ਚ ਲੱਗੀ ਆ ਹਮ ਹੁਣ ਇਥੇ ਏਹ ਕਰਦੀ ਹੁੰਦੀ ਸੀ ਕੰਮ ਤੇ ਇਥੇ ਕੁਜ ਵੀ ਨੀ ਇਥੇ ਨਾ ਆਉਂਦਾ ਸੀ ਖਰਚੇ ਜਾਂਦੇ ਹੁੰਦੇ ਸੀ ਤੈਨੂੰ ਪਤਾ ਹੀ ਆ ਫੇਰ ਘਰਾ ਦੇ ਖਰਚੇ ਵੀ ਬੜੇ ਆ ਬੜੇ ਘਰਾ ਦੇ ਖਰਚੇ ਮਹਿੰਗਾਈ ਬੜੀ ਆ ਕੇ ਕਿਤੇ ਨਿਆਣੇ ਕੰਮਾਂ ਕਾਰਾ ਤੇ ਲੱਗ ਗਏ ਫੇਰ ਠੀਕ ਆ ਚਲੋ ਠੀਕ ਆ ਫੇਰ ਮੈਂ ਸਵੇਰੇ ਕਰਾਂਗੀ ਫੋਨ

ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅਤੇ ਮੇਰਾ ਪਿੰਡ ਕੁੰਬੜਾ ਹੈ ਜੋ ਕਿ ਜਿਲ੍ਹਾ SAS ਨਗਰ ਮੁਹਾਲੀ ਵਿਖੇ ਪੈਂਦਾ ਹੈ ਅੱਜ ਮੈਂ ਤੁਹਾਨੂੰ ਦੇਸ਼ ਪਿਆਰ ਬਾਰੇ, ਕੁੱਝ ਗੱਲਾਂ ਦੱਸਣ ਜਾ ਰਿਹਾ ਹਾਂ ਦੇਸ਼ ਪਿਆਰ ਦੇ ਅਰਥ ਦੇਸ਼ ਪਿਆਰ ਦਾ ਅਰਥ ਹੈ,

ਕੰਮ ਕਰਨਾ ਹੈ, ਦੇਸ਼ ਦੀਆਂ ਲੋੜਾਂ ਵੱਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਦੀਆਂ ਲੋੜਾਂ ਉੱਤੇ ਦੇਸ਼ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ। ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਹੱਦੋਂ ਵੱਧ ਪਿਆਰ, ਉਸ ਲਈ ਹਰ ਪ੍ਰਕਾਰ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ, ਕੁਦਰਤੀ ਜਜ਼ਬਾ ਆਪਣੀ ਮਾਤ ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਜੀਵ-ਜੰਤੂਆਂ ਵਿੱਚ ਵੀ ਹੈ ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੇ ਦੇ ਆਲੇ ਦੁਆਲੇ ਵਿੱਚ ਉਹ ਭੋਜਨ ਖਾਂਦੇ ਅਤੇ ਖਾਣਾ-ਪੀਣਾ ਅਤੇ ਜਿੱਥੇ ਉਹ ਘਰ ਬਣਾ ਕੇ ਰਹਿੰਦੇ ਹੈ ਉਸ ਜਗ੍ਹਾ ਨਾਲ ਉਸਦੀ ਕੁਦਰਤੀ ਤੌਰ ਤੇ ਪਿਆਰ ਹੁੰਦਾ ਹੈ,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

ਜਿਸ ਦੀ ਦੁੱਧ ਪੀ ਕੇ ਅਸੀਂ ਅੰਨ੍ਹ ਖਾ ਖਾ ਪਲੇ ਹਾਂ ਉਸਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਇਨਸਾਨ ਵਿੱਚ ਦੇਸ਼ ਪਿਆਰ ਦਾ ਜਜ਼ਬਾ ਨਹੀਂ ਹੈ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ ਦੇਸ਼ ਦੀ ਹਾਲਤ ਸਾਡਾ ਜੀਵਨ ਉੱਤੇ ਅਸਰ ਪਾਉਂਦੀ ਹੈ ਸਾਡੇ ਦੇਸ਼ ਦੀ ਹਾਲਤ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ, ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਖੁਸ਼ਹਾਲ ਹੁੰਦੇ ਹਾਂ ਜਿਵੇਂ ਕਿ ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੈ ਤਾਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ ਸਾਡਾ ਦੁੱਖ-ਸੁੱਖ, ਖੁਸ਼ੀ-ਗਮੀ ਅਤੇ ਕੁੱਝ ਦੇਸ਼ ਨਾਲ ਹੀ ਬੱਝਾ ਹੋਇਆ ਹੈ ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਵਿੱਚ ਇੱਕ ਜ਼ਰੂਰੀ ਚੀਜ਼ ਹੈ ਦੇਸ਼ ਨੂੰ ਪਿਆਰ ਕਰਨਾ ਮਨੁੱਖਾਂ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸਦੇ ਪਰਿਵਾਰ ਦਾ ਭਲਾ ਹੈ, ਉਸਦੀ ਸੰਪਤੀ ਦਾ ਬਚਾਅ ਹੈ, ਦੇਸ਼ ਭਗਤੀ ਦੀ ਲੋੜ ਜਿਸ ਸ ਜਿਸ ਦੇਸ਼ ਦੇ ਲੋਕਾਂ ਵਿੱਚ ਦੇਸ਼ ਪਿਆਰ ਨਹੀਂ ਹੈ ਉਹ ਹਮੇਸ਼ਾ ਜ਼ੰਜੀਰਾਂ ਵਿੱਚ ਹੀ ਜਕੜੇ ਰਹਿੰਦੇ ਹਨ ਅਤੇ ਗੁਲਾਮੀ, ਰਾਜਨੀਤੀ ਵੀ ਹੋ ਸਕਦੀ ਹੈ,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 ਦੇਸ਼ ਪਿਆਰ ਦੇ ਜ਼ਜਬੇ ਨੂੰ ਹੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੂਆਂ ਨੂੰ ਆਜ਼ਾਦ ਕਰਵਾਇਆ ਸੀ, ਸੈਕੜੇ ਹਿੰਦੂਆਂ ਨੇ ਹੱਸ-ਹੱਸ ਕੇ ਦੀਆਂ ਕੈਦ ਭਗਤੀਆਂ, ਫਾਂਸੀਆਂ, ਛੁੱਟੀਆਂ ਅਤੇ ਦੁੱਖ ਸਹਾਰੇ। ਦੇਸ਼ ਭਗਤੀ ਦੀ ਭਾਵਨਾ ਬਿਨਾਂ ਕੌਮ ਦੇ ਵਿੱਚ ਆਪਣੇ ਦੇਸ਼ ਦੀ ਨਹੀਂ ਕਰ ਸਕੇ ਭਾਰਤ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ ਹੈ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਨਾਨਕ ਦੇਵ ਜੀ ਨੇ ਬਾਬਰ ਫੌਜ ਕਰ ਗਏ ਲੁੱਟ-ਖਸੁੱਟ ਅਤੇ ਇਸ਼ਤਰੀਆਂ ਦੀ ਬੇ-ਪਤੀ ਨਾਲ ਵਿਰੁੱਧ ਕਰੜੀ ਆਵਾਜ਼ ਉਠਾਈ ਇਸਦੇ ਵਿੱਚ, ਰੱਬ ਕੋਲ ਰੋਸ ਚ ਪ੍ਰਗਟ ਕੀਤਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਪਿਆਰ ਦੇ ਜ਼ਜਬੇ ਅਧੀਨ ਭਾਰਤੀ ਕੌਮੀ ਅਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਜਿੱਥੇ ਹੋਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜਾਬਰ ਹਕੂਮਤ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ ਪਿਤਾ ਕੁਰਬਾਨੀ ਦਿੱਤੀ ਖਾਲਸਾ ਪੰਥ ਦੀ ਸਾਜਨਾ ਕੀਤੀ ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ। ਕਸ਼ਟ ਸਹੇ ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਦੀ ਦੇ ਮੁਗਲ ਸ਼ਾਸਕ ਵਿਰੁੱਧ ਕੁਰਬਾਨੀਆਂ ਭਰੇ ਘੋਰ ਦੇਸ਼ ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ। ਦੇਸ਼ ਦੀ ਆਜ਼ਾਦੀ, ਪਹਿਲਾਂ ਹੀ ਅਠਾਰਾਂ ਸੌ ਸਤਵੰਜ਼ਾ ਵਿੱਚ ਅੰਗਰੇਜ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਪਹਿਲੀ ਲਹਿਰਾਂ ਉੱਠੀ ਜਿਸ ਵਿੱਚ ਦੇਸ਼ ਦੇ ਫੌਜ਼ੀ ਸਿਪਾਹੀ ਉਨ੍ਹਾਂ ਦੇ ਆਗੂਆਂ ਬਹਾਦਰ ਜ਼ਫਰ, ਰਾਣੀ ਟੋਪੇ ਅਤੇ ਨਾਨਾ ਸਾਹਿਬ ਆਦਿ ਨੇ ਦੇਸ਼ ਦੇ ਪਿਆਰ ਵਿੱਚ ਰੰਗ ਹੋ ਕੇ ਸੰਘਰਸ਼ ਕੀਤਾ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਪਾ ਦਿੱਤੀ ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ-ਇਸ ਤੋਂ ਮਗਰੋਂ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 ਅਠਾਰਾਂ ਸੌ ਪਚਾਸੀ ਈਸਵੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਜੀ ਤੇ ਜਵਾਹਰ ਲਾਲ ਨਹਿਰੂ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾਉਣ ਲਈ ਭਾਰੀ ਹਿੱਸਾ ਪਾਇਆ।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 ਫ਼ੌਜ ਦੇ ਸੰਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜ਼ਜਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਇਤਿਹਾਸ ਬਿਗਲ ਕੀਤਾ ਪੰਦਰਾਂ ਅਗਸਤ, ਉੱਨੀ ਸੌ ਸੰਤਾਲੀ ਨੂੰ ਆਪਣੇ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ। ਇਨ੍ਹਾਂ ਦੇਸ਼-ਭਗਤਾਂ ਨੇ ਦੇਸ਼ ਦੀ ਆਜ਼ਾਦੀ ਦਾ ਘੋਲ ਘੁਲਦਿਆਂ ਆਪਣੀਆਂ ਜਾਨਾਂ ਦਾ ਦੀ ਪ੍ਰਵਾਹ ਨਹੀਂ ਕੀਤੀ ਇਨ੍ਹਾਂ ਦੇ ਕੁਰਬਾਨੀਆਂ ਕਰਨ ਨਾਲ ਆਜ਼ਾਦ ਦੇਸ਼ ਵਿਚ ਰਹਿ ਰਹੇ ਹਨ ਅਜ਼ਾਦ ਭਾਰਤ ਵਿਚ ਦੇਸ਼-ਭਗਤ ਅੱਜ ਹਿੰਦੂਸਤਾਨ ਆਜ਼ਾਦ ਹੋ ਚੁੱਕਾ ਹੈ, ਇਸ ਵਿਚ ਲੋਕ-ਰਾਜ ਸਮਾਪਤ ਹੋਇਆ ਹੈ ਹੁਣ ਭਾਰਤ ਵਿਚ ਲੋਕ-ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਲੋਕ ਨੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਕਰਨ ਦੀ ਲੋੜ ਹੈ ਦੇਸ਼ ਵਿੱਚੋਂ ਭੁੱਖ, ਨੰਗ, ਮਹਿੰਗਾਈ, ਬੇਕਾਰੀ, ਮੰਦਹਾਲੀ corruption ਵੱਧਦੀ ਹੋਈ ਆਬਾਦੀ, ਅੰਨ੍ਹ ਦੀ ਬੁੜ, ਅਨਪੜਤਾ ਅਤੇ ਫ਼ਿਰਕਾਪ੍ਰਸਤੀ ਲਈ ਘੋਲ ਅਤੇ ਮਿਹਨਤ ਕਰਨ ਦੀ ਲੋੜ ਹੈ, ਇਹ ਘੋਲ ਕਰਨਾ ਹੀ ਭਗਤੀ ਹੈ ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਸਿਖਾ ਦਿੰਦਾ ਹੈ ਕਿ ਸਾਨੂੰ ਇਸ ਵਿੱਚ ਭੁੱਖ-ਨੰਗ ਗਰੀਬੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਲਾਹਨਤਾਂ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਦਾ ਹੈ, ਜਿਸ ਦੇ ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜ ਦਿੱਤਾ ਅੰਤਰ-ਰਾਸ਼ਟਰਵਾਦ ਪਰ ਅਤੇ ਜ਼ਮਾਨੇ ਵਿੱਚ ਦੇਸ਼-ਭਗਤਾਂ ਨੂੰ ਤੰਗ-ਦਿੱਲੀ ਸਮਝਾਇਆ ਇਸ ਦੇ ਛੇ ਸੰਸਾਰ ਵਿੱਚ ਅੰਤਰ-ਰਾਸ਼ਟਰਵਾਦ ਵੱਲ ਵਧਣਾ ਅਤੇ ਵਿਚਾਰ ਫਲ-ਫੁੱਲ ਰਹੇ ਹਨ ਕਿਉਂਕਿ ਅੱਜ-ਕੱਲ੍ਹ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਭਗਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ ਉਨ੍ਹਾਂ ਨੂੰ ਘਟੀਆ ਸਮਝਦਾ ਹੈ, ਮਰਨ ਸੰਕੋਚ ਨਹੀਂ ਕਰਦੇ।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 ਜਿਵੇਂ ਕਿ ਹੁਣ ਸਾਨੂੰ ਪਤਾ ਹੀ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਫ਼ੌਜੀਆਂ ਨੂੰ ਲੋੜਵੰਦਾਂ ਨਾਲ ਰਿਹਾ ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪਾਂ ਆਖਣਾ ਚਾਹੀਦਾ ਕੀਤਾ। ਜ਼ਰੂਰੀ ਚੀਜ਼ਾਂ ਵੀ ਦੇਸ਼-ਭਗਤੀ ਨੂੰ ਮਨੁੱਖਾਂ ਲਈ ਇੱਕ ਬਹੁਤ ਜ਼ਰੂਰੀ ਖ਼ਾਸ ਲੋੜਵੰਦਾ ਵਸਤੂ ਹੈ, ਇਸ ਦੇ ਹੋਣ ਨਾਲ ਹੀ ਦੇਸ਼ ਹਰ ਪੱਖ ਤੇ ਤਰੱਕੀ ਕਰ ਸਕਦਾ ਹੈ ਇਸ ਦੀ ਰੱਖਿਆ ਕਰ ਸਕਦਾ ਹੈ ਰੇਖ-ਰੂਪਾ, ਭੂਮਿਕਾ ਦੇਸ਼ ਦੀ ਖਿੱਚ, ਭਾਰਤੀ ਇਤਿਹਾਸ ਦੇ ਦੇਸ਼ ਪਿਆਰ ਦੇ ਪਿਆਰ ਦਾ ਦੇਸ਼ ਭਗਤਾਂ ਦੀਆਂ ਉਦਾਹਰਨ, ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ ਆਜ਼ਾਦ ਵਿੱਚ ਦੇਸ਼ ਪਿਆਰ, ਸਾਰ-ਅੰਸ਼ ਹਨ, ਦੇਸ਼ ਪਿਆਰ ਦਾ ਅਰਥ ਹੈ ਕਿ ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰਾਂ ਦੇ ਮਾਂ ਬੋਲੀ ਨੂੰ ਪਿਆਰ ਕਰਨ, ਦੇਸ਼ ਦੀ ਉੱਨਤੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਹੈ, ਕੋਈ ਅਜਿਹਾ ਕੰਮ ਨਾ ਕਰਨਾ, ਜਿਸ ਨਾਲ ਦੇਸ਼ ਨੂੰ ਹਾਨੀ ਹੋਵੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ

ਪਸ਼ੂ-ਪੰਛੀ, ਪੰਛੀ ਖੁਰਾਕ ਦੀ ਭਾਲ ਵਿੱਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ ਪਰ ਸ਼ਾਮ ਨੂੰ ਉਹ ਆਪਣੇ ਆਲ੍ਹਣਿਆਂ ਵਿੱਚ ਜਾ ਕੇ ਵਾਪਸ ਆਉਂਦੇ ਹਨ, ਬਾਹਰ ਚਰਨ ਪਏ ਪਸ਼ੂ ਵੀ ਸ਼ਾਮ ਨੂੰ ਆ ਕੇ ਕਿੱਲਿਆਂ ਤੇ ਪਹੁੰਚ ਜਾਂਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ਸਾਡੇ ਦੇਸ਼ ਵਿੱਚ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ ਜੇ ਸਾਡਾ ਦੇਸ਼ ਖੁਸ਼ਹਾਲ ਹੋਵੇ ਤਾਂ ਅਸੀਂ ਖੁਸ਼ਹਾਲ ਹੀ ਹੁੰਦੇ ਹਾਂ, ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੋਵੇ ਤਾਂ ਅਸੀਂ ਸੰਕਟ ਵਿੱਚ ਹੀ ਪੈ ਜਾਂਦੇ ਹਾਂ।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 ਦੇ ਵਿੱਚ ਬਾਬਰ, ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕਰਕੇ ਲੁੱਟ-ਖਸੁੱਟ ਕੀਤੀ, ਇਸਤਰੀਆਂ ਤੇ ਜ਼ੁਲਮ ਕੀਤੇ, ਗੁਰੂ ਨਾਨਕ ਦੇਵ ਉਸ ਦੇ ਵਿਰੁੱਧ ਰੱਬ ਕੋਲ ਰੋਸ ਪ੍ਰਗਟ ਕੀਤੇ ਗੁਰੂ ਅਰਜਨ ਦੇਵ ਜੀ ਨੇ ਅਤੇ ਗੁਰੂ ਤੇਗ ਬਹਾਦਰ ਜੀ ਦੇਸ਼ ਦੇ ਜਜ਼ਬੇ ਅਧੀਨ ਖਿੜੇ ਕੁਰਬਾਨੀਆਂ ਦਿੱਤੀਆਂ, ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ੁਲਮ ਬਚਾਉਣ ਲਈ ਮਾਤਾ-ਪਿਤਾ ਦੇ ਬੱਚਿਆਂ ਦੀ ਕੁਰਬਾਨੀਆਂ ਦਿੱਤੀਆਂ।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 ਮਹਾਰਾਜਾ ਰਣਜੀਤ ਸਿੰਘ, ਪ੍ਰਤਾਪ, ਸ਼ਿਵਾ ਜੀ ਮਰਾਠਾ, ਬੰਦਾ ਬਹਾਦਰ ਦੇਸ਼ ਦੀਆਂ ਪਿਆਰ ਦੀਆਂ ਜਾਗਦੀਆਂ ਉਦਾਹਰਨਾਂ ਹਨ ਦੇਸ਼ ਦੇ ਪਿਆਰ ਦਾ ਨਸ਼ਾ, ਸਿਪਾਹੀਆਂ ਵਿੱਚ ਤਾਂ ਦੇਸ਼ ਦੇ ਪਿਆਰ ਦਾ ਨਸ਼ਾ ਬਾਕੀ ਕਿਸਮ ਦਾ ਵਿੱਚ ਵੇਖਣ ਦਾ ਮਿਲਦਾ ਹੈ। ਹਾਂ ਅਭੀ ।

ਉਹ ਯਾਰ ਖੇਡਣ ਵਾਲੇ ਆਵਾਜਾਂ ਮਾਰੀ ਜਾਣ ਦੇ ਸੀ ਮੈਂ ਤਾਂ ਯਾਰ ਕੱਟ ਤਾਂ ਸੀ।

ਤੂੰ ਵੀ ਨਹੀਂ ਗਿਆ ਹਾਲੇ ਤੱਕ

ਅੱਛਾ ਕਿਉਂ?

ਅੱਛਾ ਚੱਲਦੇ ਐਂ ਯਾਰ ਖੇਡ ਕੇ ਆਉਣੇ ਆਂ ਘੜੀ ਬੱਬੂ ਨੂੰ ਵੀ ਖੜਦੇ ਐਂ। ਵੇਖਦੇ ਆਂ ਕੋਈ ਨੀ ਆਵਾਜ ਮਾਰ ਲਿਉ ਆਵਾਜ ਮਾਰ ਲਿਉ ਤੁਰਦੇ ਫਿਰਦੇ

ਨਹੀਂ ਨਹੀਂ ਉਹ ਕੰਮ ਤੇ ਜਾਂਦਾ। ਅੱਛਾ ਮੈਂ ਕਿਹਾ ਭਲਾ ਛੁੱਟੀ ਹੋਵੇ ਕੰਮ ਤੇ ਉਹ ਕਰ ਲੈਦੀਆਂ ਨੀਸ਼ਾ ਹੁੁਣੀ ਪਰ ਉਹ ਸੱਚ ਕੰਮ ਤੇ ਜਾਂਦੀਆਂ ਵਾਂ। ਆਹੋ ਉਹ ਤੇ ਤੁਹਾਨੂੰ ਨੀ।

ਸਲਾਈ ਤੇ ਲੱਗੀ ਉਹ ਲੂੰਬੇ ਦੇ ਦੁਕਾਨ ਲਾਗੇ ਦੁਕਾਨਾਂ ਹੈਨੀ ਦੋ ਸੁਮਨ ਸੁਮਨ ਉਨਾਂ ਕੋਲ ਲੱਗੀ ਐਂ। ਅੱਛਾ ਅੱਛਾ ਠੀਕ ਐਂ।

ਠੀਕ ਐਂ ਠੀਕ ਐਂ

ਉਹ ਵਿਚਲੀ ਗਲੀ ਜਿਹੜੀ ਉਹ ਸੋਨੂੰ ਵਾਲੀ?